ਵਿੱਚ ਤਿਲ ਪਾਏ ਸੀਗੇ ਤੇ ਉਹਦੇ ਵਿੱਚ ਸਬਜ਼ੀ ਦੀਆਂ ਜਿਵੇਂ green green ਰੋਟੀਆਂ ਪਾਲਕ ਸਭ ਤੋਂ best ਆ ਵੀ ਪਾਲਕ ਵਿੱਚ ਆਪਾ ਨੂੰ ਲੋਹਾ ਵਗੈਰਾ ਮਿਲਦਾ ਤੇ ਪਾਲਕ ਦੀ ਰੋਟੀ ਅ ਪਾਣੀ ਪਾਇਆ ਸੀਗਾ ਉਹਨੂੰ ਕੱਟ ਕੇ ਉਬਾਲ ਕੇ ਪਹਿਲਾਂ ਪਾਲਕ ਉਬਾਲ ਲੈਣਾ ਜਦੋਂ ਉਹਦੇ ਵਿੱਚੋ ਪਾਣੀ ਨਿਕਲੂਗਾ ਹਾਂ

ਜਾਂ ਪਾਲਕ ਨੂੰ grind ਵੀ ਕਰ ਸਕਦੇ ਆ ਪਾਲਕ ਨਾ ਮਤਲਬ ਕਿ ਪਾਣੀ ਵਿੱਚ ਥੋੜਾ ਜਾ ਉਬਾਲ ਕੇ ਉਹਦੇ ਬਾਅਦ ਚ ਉਹਨੂੰ grind ਵੀ ਕਰ ਸਕਦੇ ਆ ਉਹ grind ਕਰਕੇ ਉਹੀ ਪਾਣੀ ਨਾਲ ਆਟਾ ਗੁੰਨ ਲੈਣਾ ਉਹਦੇ ਵਿੱਚ ਥੋੜੇ ਥੋੜੇ ਤਿਲ ਪਾ ਲੈਣੇ ਉਹਦੇ ਨਾਲ਼ ਆਟਾ ਗੁੰਨ ਲੈਣਾ ਤੇ ਉਹ ਚੀਜ਼ ਵੀ ਪਾ ਸਕਦੇ ਆ ਜਾਂ ਆਪਾ ਇੱਕਲਾ ਪਾਲਕ ਦਾ ਪਾਣੀ ਪਾ ਸਕਦੇ ਆ ਉਹਦੇ ਨਾਲ ਆਪਣਾ yellow flavor ਆਂਦਾ ਰੋਟੀ ਦਾ ਤੇ ਇੱਕ ਉਹ ਸੀਗਾ ਵੀ ਕੇ ਆਪਾ ਉਹਦੇ ਵਿੱਚ ਪਾ ਸਕਦੇ ਆ ਅ ਚੁਕੰਦਰ ਦਾ ਪਾਣੀ ਚੁਕੰਦਰ ਦੇ ਪਾਣੀ ਨਾਲ ਨਾਲੇ ਆਪਣੇ ਕੋਲ red color ਦੀ ਔ

ਹਾਂ red color ਆ ਜਾਂਦਾ ਉਸ ਵਿੱਚ ਉਹ ਵਾਲਾ ਵੀ ਹੋ ਸਕਦਾ

ਤੇ ਕਾਫ਼ੀ ਸੀਗਾ mam ਬਹੁਤ ਵਧੀਆ ਸਿਖਾਇਆ ਸੀਗਾ ਉਹ ਵਾਲੇਫ ਅ ਉਹ ਵਾਲੇ fruits ਦਾ

ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਦਾ ਪੁੱਛਣਾ ਸੀਗਾ ਵੀ ਸਰੋਂ ਦਾ ਸਾਗ ਕਿਸ ਤਰਾਂ ਬਣਦਾ ਮਤਲੱਬ starting ਕਿਸ ਤਰ੍ਹਾਂ ਕਰਦੇ ਆ ਸਾਗ ਦੀ

ਪਾਣੀ ਵਿੱਚ ਪਾਣਾ ਮਤਲੱਬ ਉਹ ਹੀ ਆ ਨਾ ਪਾਣੀ ਦਾ level ਬਹੁਤ ਘੱਟ ਹੁੰਦਾ ਮਤਲੱਬ ਇੱਕ ਦੋ ਗਲਾਸ ਹੀ maximum ਲੈਂਦੇ ਆ ਉਹਦੇ ਚ ਕਿਉਂਕਿ ਉਸ ਸਾਗ ਤੇ ਉਹ ਜਿਹੜਾ ਸਾਗ ਹੁੰਦਾ ਨਾ ਹਾਂ ਉਹ ਮਤਲੱਬ ਕੀ ਇੱਕ ਦੋ ਗਲਾਸ ਵਿਚ ਪਾ ਕੇ ਮਤਲੱਬ ਕੀ

ਹਾਂਜੀ ਓਦੇ ਵਿੱਚ ਸਾਗ ਪਾਤਾ

ਹਾਂਜੀ ਉਹਤੋਂ ਬਾਅਦ ਆਪਾਂ ਮਤਲੱਬ ਜੋ ਵੀ ਉਦੇਚ ਹੈ ਪਾਣਾ ਹਨਾਂ ਜਿਵੇਂ ਮਤਲੱਬ ਕੋਈ ਵੀ ਚੀਜ਼ ਪਾਨੀ ਹੁੰਦੀ ਤਾਂ ਨਮਕ ਇਹ ਚੀਜਾਂ ਸਾਰੀਆਂ ਪਾਣੀਆਂ ਆਪਾਂ ਨੇ ਉਹਦੇ ਵਿੱਚ ਤੇ mam ਨੇ ਇਹ ਕਿਹਾ ਸੀਗਾ

ਹਾਂਜੀ ਹਾਂਜੀ ਹਾਂਜੀ ਹਾਂਜੀ ਵਿਚੇ ਪਾ ਦੇਣਾ ਹੇਨਾ

ਤੇ ਐ ਜਦੋਂ ਮ ਆਪਾਂ ਨੇ ਫ਼ਿਰ ਉਹਨੂੰ ਉਹਤੋਂ ਬਾਅਦ ਜੇ ਉਹੋ ਮਤਲੱਬ ਬਣ ਗਿਆ ਹਨਾਂ ਪਹਿਲਾਂ ਤਾਂ ਮਤਲੱਬ ਥੋੜਾ ਜਾ ਉਹ ਹੋ ਕਰਨਾ ਥੋੜਾ ਜਾ ਮਤਲੱਬ ਸੇਕ ਲਗਵਾਣਾ ਆ ਐਵੇਂ ਕਿਉਂਕਿ ਲੱਗਵਾਦੇ ਰਹਿਣਾ ਆ ਕਿਯੋਕੀ ਸਰੋ

ਹਾਂ ਉਹ ਟਮਾਟਰ ਮਤਲੱਬ ਕੀ ਸਾਗ ਦੇ ਵਿਚ ਵੀ ਪੈ ਜਾਂਦਾ ਕਿਉਂਕਿ ਟਮਾਟਰ ਦਾ ਮਤਲੱਬ ਕੀ ਉਹ ਹੁੰਦਾ ਆ ਨਾ ਟਮਾਟਰ ਚ ਹੁੰਦਾਂ ਕੀ ਆ ਮਤਲੱਬ ਕਿ ਕੀ ਚੀਜ਼ ਕੀ ਚੀਜ਼ ਦੀ ਕਮੀ ਪੂਰੀ ਕਰਦਾ ਆਪਾਂ ਟਮਾਟਰ ਸੀ ਵਿਟਾਮਿਨ ਸੀ ਮਿਲਦਾ ਆਪਾਂ ਨੂੰ ਟਮਾਟਰ ਤੋਂ ਆ ਉਹ ਖੱਟਾ ਹੁੰਦਾ ਆ ਨਾ ਟਮਾਟਰ ਨਿੱਬੂ ,ਟਮਾਟਰ ਇਹ ਚੀਜ਼ਾਂ ਖੱਟੀਆਂ ਹੁੰਦੀਆਂ ਨੇ ਤੇ ਇਹਨਾਂ ਵਿੱਚੋ ਆਪਾਂ ਨੂੰ ਵਿਟਾਮਿਨ ਸੀ ਮਿਲਦਾ ਆ

ਇਸ ਵਿੱਚ ਆਪਾ ਨੂੰ ਮਤਲੱਬ ਹਰੇਕ ਚੀਜ਼ ਵਿਚ ਕੋਈ ਵੀ ਸਬਜ਼ੀ ਬਨਾਨੀ ਆ ਜਿਸ ਵਿਚ ਆਪਾਂ ਨੂੰ ਟਮਾਟਰ ਪਾਣਾ ਚਾਹੀਦਾ ਆ ਉਹੀ ਕਹਿੰਦੇ ਆ ਨਾ ਵੀ ਸਾਗ ਬਨਾਨੇ ਆ ਜਦੋਂ ਆਪਾਂ ਮਤਲੱਬ ਸਾਗ ਵਿਚ ਆਪਾਂ ਪਹਿਲਾਂ ਤਾਂ ਨੀ ਪਾਂਦੇ ਕਿਉਂਕਿ ਕਈ ਵਾਰੀ ਉਹ ਜ਼ਲਦੀ ਖ਼ਰਾਬ ਹੋ ਜਾਂਦੇ ਕਈ ਬਾਸੀ ਖਾਣਾ ਪਸੰਦ ਕਰਦੇ ਨੇ ਨਾ ਸਾਗ ਨੂੰ ਨਾ ਕਿਉਂਕਿ ਕਈ ਵਾਰ ਖ਼ਰਾਬ ਹੋ ਜਾਂਦਾ ਆ ਕਿਉਕਿ ਟਮਾਟਰ ਖੱਟਾ ਹੁੰਦਾ ਆ ਤੇ ਕਈ ਵਾਰੀ ਖ਼ਰਾਬ ਹੋ ਜਾਂਦਾ ਜਲਦੀ ਤਾਂ ਕਰਕੇ ਆਪਾਂ ਤਾਂ ਕਈ ਕਈ ਦਿਨਾਂ ਤੱਕ

ਵੀ ਪਹਿਲਾਂ ਆਪਾਂ ਕੇ ਪਹਿਲਾਂ ਉਹਦੇ ਵਿੱਚ ਪਾਓ ਤੜਕੇ ਦੇ ਵਿਚ ਪਾਓ

best ਇਹ ਹੀ ਕੇ ਜਿਨ੍ਹਾਂ ਕਾ ਆਪਾ ਤੜਕਾ ਲਗਾਨਾ ਸਾਗ ਨੂੰ ਉਹਨੇ ਕੁ ਸਾਗ ਚ ਮਤਲੱਬ ਟਮਾਟਰ ਪਾਓ

ਉਹਨੂੰ ਬੰਦ ਕਰਕੇ ਸੀਟੀਆਂ ਲਵਾਦੋ ਸਾਗ ਨੂੰ ਤੇ ਉਹ ਤੋਂ ਬਾਅਦ ਆਪਾ ਨੇ ਆਲਨ ਲਾਣਾ ਉਹਨੂੰ ਆਲਨ ਉਹ ਹੀ ਮੱਕੀ ਦੇ ਆਟੇ ਦਾ ਨਾ ਮੱਕੀ ਦੇ ਆਟੇ ਨਾਲ ਓ ਕਰਦੋ

ਅੱਛਾ ਮਤਲੱਬ ਕੇ ਨਾਲ ਦੀ ਨਾਲ ਵਿੱਚ ਉਹ ਘੋਟਣਾ ਨਾਲ ਦੀ ਨਾਲ ਹਿਲਾਇ ਜਾਓ ਅ ਵਿੱਚ ਨਾਲੇ ਮਾੜਾ ਮਾੜਾ ਆਟਾ ਪਾਈ ਜਾਉ

ਤੇ ਓਨੂੰ ਬਸ

ਕਹਿ ਦੇਂਦੇ ਹਾਂ ਤੇ ਓਹਤੋਂ ਬਾਧ ਓਨੂੰ ਜਿਵੇ ਤੁਸੀਂ ਚੰਗੀ ਤਰਾਂ ਜਾਂਦਾ ਕੋਟ ਲੈਣਾ ਕੋਲੋਂ ਨਹੀਂ ਅੱਜ ਕਲ ਤਾ grinder ਆਗੇ ਹਾ

ਤੁਸੀ ਮੱਕੀ ਦੀ ਰੋਟੀ ਹੱਥ ਨਾਲ ਬਣਾਦੇ ਕੇ ਕਣਕ ਓ ਮੱਕੀ ਲਿਫ਼ਾਫ਼ੇ ਨਾਲ ਪੋਲੀਥੀਨ ਅੱਜ ਕੱਲ ਤਾਂ ਜ਼ਿਆਦਾਤਰ ਪੌਲੀਥੀਨ ਨਾਲ ਬਣਦੀ ਆ ਰੋਟੀ ਮੱਕੀ ਦੀ ਹਾਜੀ ਹਾਂਜੀ ਮੱਕੀ ਦੀ ਰੋਟੀ ਵੈਸੇ ਤਾਂ ਪੋਲੀਥੀਨ ਤੇ ਹੀ ਬਣਦੀ ਹੁੰਦੀ but ਮੈਨੂੰ ਹੱਥ ਤੇ ਹੀ ਬਨਾਨੀ ਪਸੰਦ ਆ ਕਿਉਂਕਿ ਮੈਨੂੰ ਨੀ ਪਸੰਦ ਕੇ ਮੈਂ ਪੌਲੀਥੀਨ ਤੇ ਬਨਾਵਾ ਉਂਝ ਬਣ ਜਾਂਦੀ ਆ

ਪਰ ਮੈਨੂੰ ਤਾਂ ਹੱਥ ਦੀਓ ਹੀ ਪਸੰਦ ਆ ਵੀ ਹੱਥ ਦੀ ਬਣੀ ਹਾਂ ਕੋਈ ਉਹ ਆ ਵੀ ਜਿਹੜਾ ਹੱਥ ਤੇ ਬਣਵਾਉਂਦਾ ਰੋਟੀ ਪਰ ਅੱਜ ਕੱਲ ਤਾਂ ਮੱਕੀ ਦੀ ਰੋਟੀ ਵੀ ਸਾਰੇ ਓ ਪੌਲੀਥੀਨ ਤੇ ਬਣਾਦੇ ਆ ਵੀ ਪੌਲੀਥੀਨ ਸੌਖਾ ਰਹਿੰਦਾ ਏ ਹਾਂਜੀ ਹਾਂਜੀ ਉਹ ਹੀ ਆ ਨਾ ਫਿਰ ਉਹ ਕਰਦੇ ਆ ਨਾ ਵੀ ਪੌਲੀਥੀਨ ਤੇ easy ਤਰੀਕੇ ਨਾਲ ਬਣ ਜਾਂਦੀ ਆ ਰੋਟੀ ਹੋਰ ਕੁਜ ਨੀ ਹੱਥ ਨਾਲ ਥੋੜੀ ਜੀ time ਲੱਗ ਜਾਂਦਾ ਰੋਟੀ ਨੂੰ ਬਣਾਉਣ ਲਈ ਉਹ ਹੀ ਪੋਲੀਥੀਨ ਤੇ ਘਿਉ ਲੈਕੇ ਦੋਨੋਂ ਇਧਰ ਓਧਰ side ਤੇ ਕਈ ਵਾਰ ਤਾਂ ਵੇਲਣੇ ਨਾਲ ਹੀ ਵੇਲ ਦਿੰਦੇ ਆ ਨਹੀਂ ਤਾਂ ਹੱਥ ਨਾਲਹੀ ਹੱਮ ਉਹਨੂੰ ਗੋਲ ਗੋਲ ਘੁੰਮਾ ਦਿੰਦੇ ਆ ਵੇਲਣ ਅ ਬਣਾ ਦਿੰਦੇ ਆ ਹਾਂਜੀ ਹਾਂਜੀ ਹਾਂਜੀ ਉਹੋ ਹੀ ਆ ਨਾ ਥੋੜਾ ਲੱਗਦਾ ਬੰਦੇ ਨੂੰ ਕਯਾ ਕਰਨਾ ਕਯਾ ਨਹੀਂ ਕਰਨਾ ਹੈਗਾ ਰੋਟੀ ਵੀ ਹੱਥ ਨਾਲ ਹੀ ਅੱਜ ਕੱਲ ਦੀਆਂ ਕੁੜੀਆਂ ਤਾਂ ਸਾਰੀਆਂ ਹੀ ਉਹਦੇ ਨਾਲ ਬਣਾਉਦੀਆਂ ਨੇ ਜ਼ਿਆਦਾਤਰ ਵ ਉਹਦੇ ਨਾਲ਼ ਵੇਲਣੇ ਨਾਲ ਹੀ ਬਣਾਉਦੀਆਂ ਨੇ

ਅ ਸ਼ਿਮਲਾ ਮਿਰਚ ਮਤਲੱਬ ਕਿ ਜਿਹੜੇ ਸ਼ਿਮਲਾ ਮਿਰਚ ਦੇ ਵਿੱਚ ਬੀਜ ਹੁੰਦੇ ਆ ਉਹ ਸ਼ਿਮਲਾ ਮਿਰਚ ਵਿੱਚੋ ਬੀਜ ਕਢਣੇ ਚਾਹੀਦੇ ਆ ਜਾਂ ਮਤਲੱਬ ਕੇ ਵਿੱਚ mix ਕਰਕੇ ਆਪੇ ਬਨਾਦੋ ਹਨਾਂ ਨਾ ਕਿਉਂਕਿ ਕਈਆਂ ਨੂੰ ਤਾਂ ਬੀਜ ਦੇ ਨਾ ਹੁੰਦੀ ਆ ਕਿ ਬੀਜ ਨਹੀਂ ਖਾਣੇ

ਹਾਂਜੀ ਦੀਦੀ ਉਹ ਹੀ ਆ ਨਾ ਵੀ ਉਹ ਬੀਜ ਜਿਵੇਂ ਕਈਆਂ ਦੇ ਪੱਧਰੀ ਵਗੈਰਾ ਹੁੰਦੀ ਆ ਹਨਾਂ ਉਹਨਾਂ ਨੂੰ doctor ਮਨਾਂ ਕਰਦੇ ਨੇ ਜੇ ਵੈਸੇ best ਇਹ ਹੀ ਆ ਵੀ ਬੀਜ਼ ਥੋੜੇ ਕੱਢ ਦੇਣੇ ਚਾਹੀਦੇ ਆ ਕਿਉਂਕਿ ਉਹਦੇ ਬੀਜ ਮੋਟੇ ਹੁੰਦੇ ਆ ਨਾ ਉਹ ਚੰਗੀ ਤਰ੍ਹਾਂ ਲਗਦੇ ਨੀ ਹੈਗੇ

ਹਾਜੀ ਵੀ ਉਹ ਹੀ ਆ ਨਾ ਵੀ ਕਈ ਵਾਰੀ

ਹਾਂਜੀ

ਸੂਜ਼ੀ ਦੀਆਂ ਪਿੰਨੀਆਂ ਹਾਂ ਸੂਜ਼ੀ ਦੀਆ ਕਿਸ ਤਰਾਂ ਬਣਦੀਆਂ starting ਕਿਸ ਤਰਾਂ ਕਰਦੇ ਆ ਉਸ ਦੀ ਜੇ

ਅੱਛਾ without ਖੋਆ ਓਨੁਤੇ ਬਸ ਇਹ ਹੀ ਆ ਕਿ ਸੂਜ਼ੀ ਨੂੰ ਪਹਿਲਾਂ ਚ ਪਹਿਲਾਂ ਸੂਜ਼ੀ ਨੂੰ ਮਤਲੱਬ ਚੰਗੀ ਤਰ੍ਹਾਂ ਭੁੰਨ ਲਾਓ ਸੂਜ਼ੀ ਨੂੰ ਚੰਗੀ ਤਰ੍ਹਾਂ ਭੁੰਨ ਕੇ ਜੇ ਤੁਸੀਂ ਕਿੱਲੋ ਸੂਜ਼ੀ ਲੇਲੀ ਆ ਨਾ ਓਹਦੇ ਉਹਨੂੰ ਚੰਗੀ ਤਰ੍ਹਾਂ ਭੁੰਨ ਲੋ ਠੀਕ ਏ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

okay ਕੰਨਿਆ ਦੀ ਲੋੜ, ਰਾਮਦਾਸੀਆਂ ਸਿੱਖ ਲੜਕਾ, ਉਮਰ ਚੌਵੀ ਸਾਲ, ਕੱਦ ਪੰਜ ਫੁੱਟ ਨੌਂ ਇੰਚ, ਰੰਗ ਗੋਰਾ private service ਤਨਖ਼ਾਹ ਸੱਤ ਹਜ਼ਾਰ ਮਹੀਨਾ matric ਪਾਸ ਲਈ ਸੁੰਦਰ, ਸੁਸ਼ੀਲ ਲੜਕੀ ਲੋੜ ਹੈ, ਕੋਈ ਮੰਗ ਨਹੀਂ, ਕੋਈ ਬੰਧਨ ਨਹੀਂ, ਸ਼ਾਦੀ ਜਲਦੀ। ਕੰਨੀਆ ਦੀ ਲੋੜ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਕੰਬੋਜ ਬਰਾਦਰੀ ਦੇ ਚੰਗੇ ਖ਼ਾਨਦਾਨ ਨਾਲ ਸਬੰਧਿਤ ਪੜ੍ਹੇ-ਲਿਖੇ ਛੇ ਫੁੱਟ ਲੰਮੇ ਖ਼ੂਬਸੂਰਤ ਨੋਜਵਾਨ ਵਾਸਤੇ, ਸਿਆਣੀ ਪੜ੍ਹੀ-ਲਿਖੀ ਸੁੰਦਰ ਘੱਟੋ-ਘੱਟ ਪੰਜ ਫੁੱਟ ਛੇ ਇੰਚ ੜਕੀ ਦੀ ਜ਼ਰੂਰਤ ਹੈ ਪੂਰੇ ਵੇਰਵੇ ਤੇ ਫੋਟੋ ਸਹਿਤ ਲਿਖੋ।

ਕੰਨੀਆ ਦੀ ਲੋੜ, ਸਿੱਖ ਰਾਮਗੜੀਆਂ ਇੱਕਲੌਤਾਂ ਲੜਕਾ ਸਤਾਈ ਪੰਜ ਫੁੱਟ ਛੇ ਇੰਚ, government ਹਿਸਾਬ ਮਾਸਟਰ ਲਈ ਖੂਬਸੂਰਤ ਕੰਨੀਆ ਦੀ ਲੋੜ ਹੈ, ਮਿਲੋ ਬਲਵੰਤ ਸਿੰਘ ਨੰਬਰ ਪੰਜਾਹ। ਆਬਾਦੀ ਕ੍ਰਿਸ਼ਨ ਨਗਰ ਅੰਬਰਸਰ ਕੰਨੀਆ ਦੀ ਲੋੜ ਗੁਰਮਿਤ ਖੱਤਰੀ ਚੌਂਵੀ ਪੰਜ ਫੁੁੱਟ ਛੇ ਇੰਚ B. com ਪਾਸ ਚੰਗੇ ਨਿੱਜੀ ਕਾਰੋਬਾਰ ਵਾਲੇ ਲੜਕੇ ਲਈ ਸ਼ਰੀਫ ਖ਼ਾਨਦਾਨ ਦੀ plus two ਜਾਂ B. A. ਲੜਕੀ ਦੀ ਲੋੜ ਹੈ ਜੋ ਬੇਸ਼ੱਕ ਅਰੋੜਾ ਖ਼ਾਨਦਾਨ ਦੀ ਹੋਵੇ। ਆਠਾਰਾਂ ਸੌ ਦਸ ਰੋਜ਼ਾਨਾ ਅਜੀਤ ਜਲੰਧਰ। ਕੰਨੀਆ ਦੀ ਲੋੜ ਖੱਤਰੀ ਸਿੱਖ ਸਤਾਈ। ਪੰਜ ਫੁੱਟ ਛੇ ਅਹ ਤਿੰਨ ਇੰਚ ਸਰਕਾਰੀ ਅਧਿਆਪਕ ਲੜਕੇ ਲਈ ਯੋਗ ਘਰੇਲੂ ਬਿਨਾਂ ਦਾਜ ਕੰਨੀਆ ਦੀ ਲੋੜ ਹੈ, ਲੜਕੇ ਦਾ ਖੱਬਾ ਅੱਖ ਅਤੇ ਪੈਰ ਥੋੜਾ ਕਮਜ਼ੋਰ ਹਨ ਪਰ ਦੇੇਖਣ ਦੇ ਵਿੱਚ ਨਹੀਂ । ਲਿਖੋ ਬਾਕਸ ਅਹ ਇੱਕ ਹਜ਼ਾਰ ਛੇ ਸੌ ਛੱਬੀਂ ਰੋਜ਼ਾਨਾ ਅਜੀਤ ਜਲੰਧਰ । ਕੰਨੀਆ ਦੀ ਲੋੜ ਰਾਮਗੜੀਆਂ ਸਿੱਖ ਵਿਆਹ ਤੋਂ ਇੱਕ ਮਹੀਨਾ ਮਗਰੋਂ ਤਲਾਕਸ਼ੁਦਾ ਛੱਬੀ ਪੰਜ ਫੁੱਟ ਛੇ ਇੰਚ matric ਚੰਗੇ ਖ਼ਾਨਦਾਨ ਦੇ ਨਿੱਜੀ ਕਾਰੋਬਾਰ ਵਾਲੇ ਸ਼ੁੱਧ ਵੈਸ਼ਨੂੰ ਲੜਕੇ ਲਈ ਲੜਕੀ ਦੀ ਲੋੜ ਹੈ। ਵਿਆਹ ਸਾਦਾ ਜਲਦੀ ਅਤੇ ਬਿਨਾਂ ਦਹੇਜ ਗਰੀਬ ਘਰ ਦੀ ਪੜ੍ਹੀ-ਲਿਖੀ ਲੜਕੀ ਨੂੰ ਪਹਿਲ। ਬਾਕਸ ਦੋ ਹਜ਼ਾਰ ਸਤਾਰਾਂ ਰੋਜ਼ਾਨਾ ਜਗਬਾਣੀ ਜਲੰਧਰ। ਕੰਨੀਆ ਦੀ ਲੋੜ ਅੰਬਰਸਰ ਖੱਤਰੀ, ਬੱਤੀ, ਪੰਜ ਫੁੱਟ ਗਿਆਰਾਂ ਇੰਚ undergraduate ਦਿੱਲੀ ਵਿੱਚ ਚੰਗੇ Business ਦੇ ਮਾਲਕ ਲੜਕੇ ਲਈ ਸੁਸ਼ੀਲ ਗੁਰਮੁੱਖ ਕੰਨੀਆ ਦੀ ਲੋੜ ਹੈ ਸ਼ਾਕਾਹਾਰੀ ਪਰਿਵਾਰ ਜਲਦੀ ਮਿਲਣ ਫੋਨ ਦਿੱਲੀ ਛੇ ਸੱਤ ਚਾਰ ਜ਼ੀਰੋ ਇੱਕ ਛੇ ਦੋ box ਇੱਕ ਚਾਰ ਨੌਂ ਪੰਜ ਅਜੀਤ ਰੋਜ਼ਾਨਾ ਜਲੰਧਰ। ਕੰਨੀਆ ਦੀ ਲੋੜ ਸਿੱਖ ਅਰੋੜਾ ਵੈਸ਼ਨੂੰ ਅਠਾਈ, ਪੰਜ ਫੁੱਟ ਚਾਰ ਇੰਚ pharmacist ਸਰਕਾਰੀ ਨੌਕਰੀ ਪੰਜ ਹਜ਼ਾਰ ਪੰਜ ਸੌ ਰੁਪਏ ਤਨਖ਼ਾਹ ਵਾਲੇ ਲੜਕੇ ਲਈ ਨੌਕਰੀ ਕਰਦੀ ਲੜਕੀ ਦੀ ਲੋੜ ਹੈ ਵਿਆਹ ਜਲਦੀ ਮਾਸਟਰ ਹਰੀ ਚੰਦ ਸ਼ਾਹਕੋਟ। ਤਹਿਸੀਲ ਨਕੋਦਰ ਕੰਨਿਆ ਦੀ ਲੋੜ ਹੈ ਜੱਟ ਸਿੱਖ ਪੱਚੀ ਪੰਜ ਫੁੱਟ ਕੱਦ ਇੰਚ matric ਤੇ poultry farm ਲੜਕੇ ਲਈ ਸੁੰਦਰ ਅਤੇ ਯੋਗ ਲੜਕੀ ਦੀ ਲੋੜ ਹੈ। ਬਾਕਸ

ਲੜਕੀ ਦੀ ਜ਼ਰੂਰਤ ਹੈ। ਬਾਕਸ ਇੱਕ ਹਜ਼ਾਰ ਸੌ ਸੱਤ ਨੌਂ ਰੋਜ਼ਾਨਾ ਅਜੀਤ ਜਲੰਧਰ ਕੰਨਿਆਂ ਦੀ ਲੋੜ ਨਾਰੰਗ ਸਿੱਖ ਉਮਰ ਸਤਾਈ, ਪੰਜ ਫੁੱਟ ਨੌਂ ਇੰਚ ਆਪਣੀ ਕੋਠੀ ਛਾਪ ਵਾਸਤੇ ਪਤਲੀ ਸੋਹਣੀ pharmaceutic ਜੀਵਨ ਸਾਥਣ ਦੀ ਲੋੜ ਹੈ। ਬਾਕਸ ਇੱਕ ਹਜ਼ਾਰ ਚਾਰ ਅੱਠ ਅੱਠ ਰੋਜ਼ਾਨਾ ਨਵਾਂ ਅਹ ਜ਼ਮਾਨਾ ਜਲੰਧਰ ਕੰਨਿਆ ਦੀ ਲੋੜ ਭਾਟਿਆ ਗੁਰਸਿੱਖ ਲੜਕਾ matric ਛੱਬੀ, ਪੰਜ ਫੁੱਟ ਤਿੰਨ ਇੰਚ business ਵਾਸਤੇ ਸੁੰਦਰ ਲੜਕੀ ਦੀ ਲੋੜ ਹੈ ਛੇਤੀ ਵਿਆਹ ਬਾਕਸ ਇੱਕ ਹਜ਼ਾਰ ਚਾਰ ਸੌ ਅਠ ਅਹ ਸੱਤ ਪੰਜਾਬੀ ਟ੍ਰਿਬਿਊਨ ਜਲੰਧਰ। ਵਰ ਦੀ ਲੋੜ ਖੱਤਰੀ ਸਿੱਖ ਚੌਵੀ ਪੰਜ ਫੁੱਟ ਤਿੰਨ ਇੰਚ ਪਤਲੀ ਖੂਬਸੂਰਤ B. Sc, B. ED ਚੰਗੀ ਨੌਕਰੀ ਤੇ ਸ਼ਰਾਬ ਨਾ ਪੀਣ ਵਾਲੇ ਯੋਗ ਵਰ ਦੀ ਲੋੜ ਹੈ ਸੰਪਰਕ ਕਰੋ। ਵਰ ਦੀ ਲੋੜ ਰਾਮਦਾਸੀਆ ਤੇਂਈ ਪੰਜ ਫੁੱਟ ਸੱਤ ਇੰਚ M. B. A, M ਲੜਕੀ ਲਈ ਵਿਦੇਸ਼ ਵਿੱਚ ਰਹਿੰਦੇ doctor ਜਾਂ engineer ਵਰ ਦੀ ਲੋੜ ਹੈ ਵਿਆਹ ਜਲਦੀ ਦਹੇਜ ਨਹੀਂ। ਵਰ ਦੀ ਲੋੜ ਜੱਟ ਸਿੱਖ ਗਰੇਵਾਲ ਉੱਨੀ ਪੰਜ ਫੁੱਟ ਨੌਂ ਇੰਚ ਪਤਲੇ ਸਰੀਰ ਤੇ ਰੰਗ ਦੀ ਇੱਕਲੌਤੀ ਲੜਕੀ ਲਈ ਵਰ ਦੀ ਲੋੜ ਹੈ ਛੋਟੇ ਪਰਿਵਾਰ ਨੌਕਰੀ ਲੱਗੇ ਵੈਸ਼ਨੂੰ ਤੇ ਹੁਸ਼ਿਆਰਪੁਰ ਸ਼ਹਿਰ ਦੇ ਵਾਸੀ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ ਬਾਕਸ